ਕਿਉਂਕਿ ਮੇਰੀ ਉਮਰ ਹੈਗੀ ਏ thirty eight ਨੂੰ plus ਏ thirty eight ਈ ਲਾ ਲੋ

ਹਲੇ ਤਾਂ ਮੈਨੂੰ sugar ਹੈ ਨੀਂ ਵੀ ਕੱਲ ਹੋ ਨਾ ਜਾਵੇ ਉਸ ਤੋਂ ਪਹਿਲਾਂ ਮੈਂ ਕੀ

ਦੇਖੋ age ਦੇ according ਨਾ ਜੀ ਆਪਾਂ ਨੂੰ ਤੁਸੀਂ ਜਾਂ ਮੈਂ ਕੋਈ ਵੀ ਉਹ ਆਪਣਾ ਖਾਣ ਪੀਣ ਨਾ change ਕਰਨਾ ਚਾਹੀਦਾ ਜੀ

ਤੁਸੀਂ forty ਦੇ ਨੇੜੇ ਜਾ ਰਹੇ ਓ ਜਿਵੇਂ

ਜਿਵੇਂ ਹੁਣ ਆਪਾਂ ਖੁਲ ਕੇ ਖਾਣੇ ਆ ਉਹ ਥੋੜੀ limit ਬਣ ਜਾਂਦੀ ਏ ਜੀ ਠੀਕ ਏ ਜੀ ਮਤਲਬ ਕੀ ਖਾਣ

ਹਾਂ ਖਾਉ ਲੇਕਿਨ ਥੋੜੀ limit ਦੇ ਵਿੱਚ

ਤਲੀਆਂ ਚੀਜ਼ਾਂ ਜਿਵੇਂ ਹੁਣ ਆਪਾਂ ਵੱਧ ਖਾ ਲੈਣੇ ਆ ਉਸੇ ਇੱਥੇ ਜਾ ਕੇ ਥੋੜਾ ਜਾ ਘਟਾ ਦੋ ਇੰਨਾ ਨੂੰ

ਹੋ ਗਿਆ ਜੀ ਉਹ ਥੋੜਾ ਜਾ ਘਟਾ ਦੋ ਜੇ ਆਪਾਂ ਕੁੱਝ ਵੱਧ ਚੀਜ ਖਾਣੇ ਆ ਉਹਦੀ limit ਲਗਾ ਲੋ ਦੋ

ਆ daily ਕਿੰਨੇ ਕ ਮਿੰਟ ਕਰਨੀ ਚਾਹੀਦੀ ਏ ਦੇਖੋ ਜੀ daily ਘਟੋ ਘੱਟ ਅੱਧਾ ਘੰਟਾ ਤਾਂ ਚੱਲਣਾ ਚਾਹੀਦਾ ਹਰ ਬੰਦੇ ਨੂੰ ਘਟੋ

ਵੱਧ ਤੋਂ ਵੱਧ ਜਿੰਨਾ ਤੁਸੀਂ ਵੱਧ ਕਰ ਸਕਦੇ ਓ ਜਿਵੇਂ ਆਪਣਾ ਤੁਸੀਂ ਅਕਸ਼ੇ ਕੁਮਾਰ ਦਾ ਸੁਣਿਆ ਹੋਣਾ ਦੱਸ ਹਜ਼ਾਰ ਕਦਮ ਆਪਾਂ ਨੂੰ ਚੱਲਣੇ ਚਾਹੀਦੇ ਏ ਇੱਕ ਦਿਨ ਚ

ok ਹਾਂ ਉਹਦੇ ਉਹਦਾ version ਏ ਤੁਸੀਂ ਦੇਖੀਆ ਹੋਣਾ ਹੁਣ ਬੀ ਉਹ ਕਹਿੰਦਾ ਕੁੱਝ ਨਾ ਕੁੱਝ ਕਰੋ ਸਰੀਰ ਨਾਲ ਜਰੂਰ

ਕਹਿੰਦਾ ਕੁੱਝ ਵੀ ਕਰੋ ਕਹਿੰਦਾ exercise ਕਰ ਸਕਦੇ ਆ ਕਰੋ ਨਹੀਂ ਕਰ ਸਕਦੇ ਕਹਿੰਦਾ ਤੁਰੇ ਤੁਰ ਈ ਪਵੋ ਤੁਰ ਲੋ ਤੁਸੀਂ

ਠੀਕ ਏ ok sir thank you sir ਤੁਸੀਂ

ok sir thank you sir thank you

hello ਹਾਂਜੀ ਮਨਜੋਤ ਕਿਵੇਂ ਹੋ ਵਧੀਆ ਵਧੀਆ mam ਤੁਸੀਂ ਸਨਾਓ

ਅੱਛਾ ਅੱਛਾ ਹਾਂਜੀ mam ਬਹੁਤ ਵਧੀਆ movie ਹੈ ਉਹ ਬੜੀ emotional ਜੀ movie ਹੈ

ਹਾਂਜੀ ਜਿੰਮੀ ਸ਼ੇਰਗਿੱਲ ਆ ਜਿਹਦੇ ਵਿੱਚ ਉਹਦੀ acting

ਮੈਨੂ ਤਾਂ ਮਤਲਬ movie ਨੂੰ ਦੇਖ ਕੇ ਬਹੁਤ ਇੱਦਾਂ ਮਤਲਬ emotional ਜਾ ਹੁੰਦਾ ਹੈ ਦੇਖ ਕੇ ਨਾ ਬਹੁਤ ਜ਼ਿਆਦਾ ਮਤਲਬ ਕੀ ਰੋਨਾ ਹੀ ਆਉਂਦਾ ਇੱਕ ਤਰ੍ਹਾਂ ਦਾ ਹਾਂਜੀ ਉਸ movie ਦੇ ਵਿੱਚ ਜਦੋਂ ਛੋਟੀ ਹੁੰਦੀ ਹੈ ਸਿਮੀ ਚਹਿਲ ਹਨਾ ਪਹਿਲਾਂ ਉਹਦਾ ਬਚਪਨ

death ਹੋ ਜਾਂਦੀ ਹੈ ਉਹਨਾ ਦੇ ਸੱਪ ਲੜਨ ਕਰਕੇ ਫ਼ੇਰ ਵਿਚਾਰੀ ਦੇ ਚਲੋ ਉਹਦੇ ਚਾਚੀ ਉਹਨੂੰ ਪਾਲਦੇ ਪੋਸਦੇ ਆ ਹਨਾ ਫ਼ੇਰ ਉਸਤੋਂ

ਤੇ ਉਸਦਾ ਛੋਟੀ ਹੁੰਦੀ ਫ਼ੇਰ ਉਹਦੇ ਨਾਨਕੇ ਲੈ ਜਾਂਦੇ ਉਹਨੂੰ

ਮਤਲਬ ਅੱਗੇ ਉਹਦਾ ਸ਼ਾਇਦ ਮੈਨੂੰ ਲੱਗਦਾ ਵੀ ਕੋਈ ਛੋਟੀ age ਚ ਜਿਦਾਂ ਮੁਕਲਾਵਾ ਵਗੇਰਾ ਕਰ ਦਿੰਦੇ ਨੇ

ਕਹਿੰਦੇ ਆ ਵੀ ਉਹਨੂੰ ਏਵੇਂ ਹੁੰਦਾ ਵੀ ਹੁਣ ਜਿੱਥੇ ਮੇਰੀ ਫ਼ੇਰ ਉਸ ਤੋਂ ਬਾਅਦ ਉਹਨੂੰ ਨਾਨਕੇ ਲੇਕੇ ਜਾਣ ਤੋਂ ਬਾਅਦ mother ਦਾ ਰਿਸ਼ਤਾ ਕਰ ਦਿੰਦੇ ਆ

ਹਾਂ ਫ਼ੇਰ ਉਹਨਾ ਦਾ ਵਿਆਹ ਕਰਦੇ ਨੇ ਕਿਸੇ ਹੋਰ ਜਗ੍ਹਾ ਤੇ ਫ਼ੇਰ ਲੜਕੀ ਨੂੰ ਉੱਥੇ ਹੀ ਆਪਣੇ ਨਾਨਕੇ ਹੀ ਰਹਿੰਦੀ ਹੈ ਫ਼ੇਰ ਉਹਨੂੰ ਇਦਾਂ ਹੁੰਦਾ ਵੀ ਚਲੋ

ਉਹ ਮੈਂ ਵੀ ਦੇਖਿਆ ਉਹ ਨਾ ਮਤਲਬ wait ਕਰਦੀ ਹੁੰਦੀ ਆ ਕੀ ਉਹਨੂੰ ਪਤਾ ਹੁੰਦਾ ਕੀ ਮੇਰਾ ਮੁਕਲਾਵਾ ਕੀਤਾ ਉਹਨੂੰ ਇਹ ਨੀ ਮਤਲਬ ਉਹਨੇ ਦੇਖਿਆ ਨੀ ਹੁੰਦਾ ਵੀ ਕਿਸ ਨਾਲ ਕੀਤਾ ਹੋਇਆ ਕੁਛ ਇੱਦਾਂ ਦਾ seen ਹੈ ਇਹਦੇ ਵਿੱਚ

ਇਹਦੇ ਵਿੱਚ ਇਹ ਹੁੰਦਾ ਨਾ ਵੀ ਜਦੋਂ ਵਿਆਹ ਵਿਆਹ ਦਿੰਦੇ ਆ ਉਹਨੂੰ ਛੋਟੀ ਉਮਰ ਚ ਉਹਨੂੰ ਇੱਦਾਂ ਹੁੰਦਾ ਵੀ

ਵੀ ਇੱਦਾਂ ਦਾ ਕੋਈ ਹੈਗਾ ਸ਼ਹਿਰ ਜਿੱਥੇ ਉਹਦੀ ਮਾਂ ਦਾ

ਪਰ ਇੱਦਾਂ ਹੁੰਦਾ ਵੀ ਮੇਰਾ ਵਿਆਹ ਹੋਗਿਆ ਤੇ ਫ਼ੇਰ ਮੈਂ ਵੀ ਉੱਥੇ ਛਲੀ ਜਾਊਂਗੀ but ਇੱਦਾਂ ਹੁੰਦਾ ਨਹੀ ਹੈ

ਫ਼ੇਰ ਉਹਨੂੰ ਉਹਦੀ ਚਾਚੀ ਮਤਲਬ ਪਾਲਣ ਪੋਸ਼ਣ ਕਰਦੇ ਹਾਂ ਫ਼ੇਰ ਉਹ ਵੱਡੀ ਹੁੰਦੀ ਹੈ

ਤੋੜਦੇ ਹਾਂ ਫ਼ਰ ਉਸ ਤੋਂ ਬਾਅਦ

ਮਤਲਬ ਕੀ mam ਮੈਂ ਇਹ ਵੀ ਦੇਖਿਆ ਉਹਦੇ ਵਿੱਚ ਵੀ ਸ਼ਾਇਦ ਇੱਦਾਂ ਨਹੀ ਹੈ ਕੀ ਉਹ ਜਿਹੜਾ ਇਹਦੇ ਨਾਲ ਮੁਕਲਾਵਾ ਹੋਇਆ ਹੁੰਦਾ ਉਹ ਫੋਜੀ ਦੀ death ਹੋ ਜਾਂਦੀ ਹੈ

ਉੱਥੇ ਜਦੋਂ ਆਉਂਦਾ ਉਹਨਾ ਦੇ ਪਿੰਡ ਪਤਾ ਕਰਦਾ ਹੈ ਵੀ ਕੁੜੀ ਵੀ ਕਿਹੜੀ ਆ ਉੱਥੇ ਦੱਸਣ ਲਈ ਆਉਂਦਾ ਉਹ ਪਰ ਉਹ ਦੱਸ ਨੀ ਪਾਉਂਦਾ ਹੈਗਾ ਕਿਉਕਿ ਉਹ ਇੰਨਾ emotional ਹੋਇਆ ਹੁੰਦਾ

ਹੁੰਦਾ ਹੈ ਵੀ ਮੈਂ ਇੱਦਾਂ ਇਸ ਲਈ ਦੱਸਿਆ ਹੁੰਦਾ ਵੀ ਆਹ ਸਾਰਾ ਸਮਾਨ ਫੋਜੀ ਦੀ death ਤੋਂ ਬਾਅਦ ਉਹਨੂੰ ਹੀ ਦੇਕੇ ਆਉਣਾ ਹੈ

ਆਪਣੇ ਵੱਡੇ ਭਰਾ ਨੂੰ ਮਿਲਦਾ ਫ਼ੇਰ ਉੱਥੇ ਉਹਨੂੰ ਦਿੰਦੇ ਆ

ਉਸ ਤੋਂ ਬਾਅਦ ਫ਼ੇਰ ਉਸਦੀ ਭੂਆ ਜਾਂਦੀ ਹੈ ਉਹਦੇ ਉਹ ਟਿਫ਼ਿਨ ਵਗੇਰਾ ਵੀ ਦੇਣ ਜਾਉਂਦੀ ਹੈ ਨਾ ਅਮ ਸਿੰਮੀ ਚਹਿਲ ਇੱਦਾਂ ਜਦੋਂ ਕੁੜੀਆਂ

ਹਾਂ ਉਹਨੂੰ ਇੱਦਾਂ ਲੱਗਦਾ ਵੀ ਜਿਹੜਾ ਇਹ ਉਹੀ ਫੋਜੀ ਆ ਜਿਹਦੇ ਨਾਲ ਉਹਦਾ ਮੰਗਣਾ ਹੋਇਆ ਹੁੰਦਾ

ਹਾਂ ਦੀਆਂ ਕੁੜੀਆਂ ਵੀ ਉਹਨੂੰ ਕਹਿੰਦਿਆਂ ਨੇ ਵੀ ਉਹ ਮੁੰਡਾ ਹੈ ਜਿਹਦੇ ਨਾਲ ਤੇਰਾ ਵਿਆਹ ਹੋਣਾ ਹੈ

ਹਾਂ ਫ਼ੇਰ ਉਹਦੇ ਭੂਆ ਆਉਂਦੇ ਹੁੰਦੇ ਆ ਵੀ ਉਹਨਾਂ ਨੂੰ ਪਤਾ ਲੱਗ ਜਾਂਦਾ ਉਹਦਾ ਤਾਏ ਦਾ ਬੇਟਾ ਦੱਸ ਦਿੰਦਾ marriage ਤੋਂ ਬਾਅਦ ਫ਼ੇਰ ਉਹਨੂੰ ਹੀ

ਵੀ ਤੁਸੀਂ ਵਿਆਹ ਕਰਾਲੋ ਸਾਡੀ ਬੇਟੀ ਦੇ ਵੀ ਪਹਿਲਾਂ ਮਾਂ ਓਉਰੀ ਹੋਗੀ ਫ਼ੇਰ ਪਿਓ sorry

ਹਾਂਜੀ ਹਾਂਜੀ ਫ਼ੇਰ ਦੋ ਉਹ

ਮਤਲਬ ਉਹ ਇਹ compel ਕਰਦੀ ਹੈ ਉਹਨਾ ਦੀ ਉਸਤੋਂ ਬਾਅਦ ਅੱਗੇ ਜਾ ਕੇ ਉਹਨਾ ਦੀ ਗੱਲਬਾਤ ਹੁੰਦੀ ਆ ਫ਼ੇਰ ਵਿਆਹ ਕਰਨ ਦੀ ਸੋਚ ਲੈਂਦੇ ਨੇ

ਇੱਦਾਂ ਹੁੰਦਾ ਵੀ ਨਾ ਸ਼ਾਇਦ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਪਤਾ ਲੱਗ ਜਾਂਦਾ ਫ਼ੇਰ ਉਹ ਕਾਫੀ ਜ਼ਿਆਦਾ ਮਤਲਬ ਗੁੱਸਾ ਕਰਦੇ ਨੇ ਹਨਾ ਉਹਦੇ ਤੇ ਜਦੋਂ ਮਤਲਬ ਕੀ ਉਹਦੇ ਪਿੱਛੇ ਵੀ ਪੈ ਜਾਂਦੇ ਨੇ ਕਰਪਾਨ ਲੈਕੇ ਜਿੰਮੀ ਸ਼ੇਰਗਿੱਲ ਦੇ ਜਦੋਂ ਵਿਆਹ ਹੋਣ ਨੀ ਲੱਗਦਾ ਬੈਠੇ ਹੁੰਦੇ ਨੇ ਉਹ

ਤੇ ਓਦੋਂ ਫ਼ੇਰ ਉਹ ਉਹਨਾ ਨੂੰ ਜਦੋਂ ਪਤਾ ਲੱਗ ਜਾਂਦਾ ਕੋਈ ਸ਼ਾਇਦ ਵਿਚੋਲਾ ਹੀ ਹੁੰਦਾ ਸ਼ਾਇਦ ਕੋਈ ਦੱਸ ਦਿੰਦਾ ਸਾਰਿਆਂ ਨੂੰ

ਉਹ ਤੇ ਹੈ ਫ਼ੇਰ ਉਸ ਤੋਂ ਬਾਅਦ

ਹਾਂਜੀ ਦੱਸੋ ਤੁਸੀਂ ਅੱਗੇ ਮੈਨੂੰ ਉਹ ਹੈ ਨਾ ਵੀ ਅੱਗੇ ਕੀ ਹੋਇਆ ਸੀ ਉਹਤੋਂ ਬਾਅਦ last ਚ last ਦੇ ਵਿੱਚ ਇਹ ਹੁੰਦਾ ਨਾ ਫ਼ੇਰ ਉਸਤੋਂ ਬਾਅਦ ਉਹ ਪਹਿਲਾਂ ਤਾਂ ਉਹ ਸੋਚਦਾ ਵੀ ਇਹ ਗਲਤ ਹੈ ਹਨਾ ਉਹਨੂੰ ਪਤਾ ਉਸਤੋਂ ਬਾਅਦ ਉਹ ਦੀ marriage ਹੋ ਜਾਂਦੀ ਹੈ ਸਿੰਮੀ ਚਹਿਲ ਦੇ ਨਾਲ

ਹੈ ਉਹਨੇ ਹੀ ਉਹਨੂੰ ਪਾਲਿਆ ਹੁੰਦਾ ਵੀ ਮਤਲਬ

ਵੀ ਤਾਂ ਜਿੰਮੀ ਸ਼ੇਰਗਿੱਲ ਨੂੰ ਉਹੀ ਪਾਲਦੀ ਹੈ ਪਲੋਸਦੀ ਹੈ ਵੱਡਾ ਕਰਦੀ ਹੈ ਉਹਦੀ ਮਾਂ

ਸਮਝੋ ਉਹਨੂੰ ਮਾਂ ਹੀ ਵਾਪਿਸ ਮਿਲ ਜਾਂਦੀ ਆ ਹਾਂ ਉਹ ਪਾਣੀ ਵਰਦੀ ਆ ਨਾ ਜਦੋਂ ਜਿੰਮੀ ਸ਼ੇਰ ਗਿੱਲ ਦੇ ਅਹ ਉਹਦੇ

ਇਹੀ ਮੇਰੀ ਮਾਂ ਹੈ ਫ਼ੇਰ ਮਤਲਬ ਬੜਾ ਹੀ emotionally ਹੁੰਦੀ ਆ ਉਹ

reporter ਹੁੰਦੀ ਹੈ ਜਦੋਂ ਉਹ ਬਜੁਰਗ ਹੋ ਜਾਂਦੀ ਹੈ ਤਾਂ ਆਪਣੀ ਉਹ story ਦੱਸਦੀ ਹੁੰਦੀ ਆ ਉਹਦੇ ਵਿੱਚ ਵੀ ਮੇਰੀ

ਵੀ ਮੈਂ ਇੱਦਾਂ ਇੱਦਾਂ ਕਰਕੇ ਮੈਂ ਛੋਟੀ ਹੁੰਦੀ ਸੀ ਮੇਰੇ ਨਾਨਕੇ ਮੈਨੂੰ ਲੈਗੇ ਸੀ

ਕਾਫੀ ਆਪਣੀ ਦੱਸਦੀ ਆ ਤੇ ਫ਼ੇਰ ਉਹ ਉਹਦਾ ਉਹਨੇ ਪਤਾ ਨੀ book ਚ ਪਵਾਈ ਆ ਉਸਦੇ ਉੱਤੇ film ਬਣੀ ਹੈ ਉਸਤੋਂ ਬਾਅਦ ਹੀ release ਹੋਈ ਹੈ ਮਤਲਬ ਬੜਾ

ਸਿੰਮੀ ਚਹਿਲ ਦੀ movies ਵੇਸੇ ਵੀ ਬਹੁਤ ਅੱਛੀ ਹੁੰਦੀਆਂ ਬਹੁਤ ਅੱਛੀ ਸੀ ਮਤਲਬ

ਇਹਨਾ ਦੀ acting ਵੀ ਬਹੁਤ ਵਧੀਆ ਹੈ ਮਤਲਬ ਇਸ movie ਦੇ ਅੰਦਰ ਇਹਨਾ ਨੇ ਇੰਨੀ reality ਦਿਖਾਈ ਹੈ ਵੀ ਮਾਂ ਧੀ ਦਾ ਰਿਸ਼ਤਾ ਵੀ ਇੱਕ ਕੁੜੀ

ਜੇ ਵੀ ਆਪਣੇ ਮਾਂ ਦੇ ਪਿੱਛੇ ਆਪਣੀ ਮਾਂ ਕੋਲ ਜਾਣ ਵਾਸਤੇ ਉਹ ਇੱਕ

ਇਹੋਜਿਹਾ ਚੁਣਦੀ ਆ ਵੀ ਜਿੱਥੇ ਉਹਨੂੰ ਪਤਾ ਨੀ ਉਹਨੂੰ ਵੀ ਮਾਂ ਮਿਲੂਗੀ ਕੇ ਨਹੀਂ ਮਿਲੂਗੀ but

ਮੇਰੀ ਮਾਂ ਮਿਲੂਗੀ ਹਨਾ ਉਹ ਕਿੰਨੇ ਸਾਲ

ਕਰਦੀ ਹੈ ਆਪਣੀ ਮਾਂ ਦਾ ਵੀ ਮੈਂ ਵੱਡੀ ਹੋਉਂਗੀ ਮਰਾ ਮੁਕਲਾਵਾ ਘਰਦੇ ਤੋਰ੍ਨ੍ਗੇ ਫ਼ੇਰ ਮੈਂ ਉੱਥੇ ਜਾਊਂਗੀ

ਚਲੋ ਉਹਨੂੰ ਉਹਦਾ ਜੀਵਨ ਸਾਥੀ ਵੀ ਵਧੀਆ ਮਿਲ ਜਾਂਦਾ ਤੇ ਵਧੀਆ ਉਹ ਖੁਸ਼ੀ ਖੁਸ਼ੀ